ਇਹ ਇੱਕ ਖਾਲੀ ਮੈਦਾਨ ਬਣਿਆ ਹੈ ਜਿਸ ਵਿੱਚ ਅਸੀਂ ਬਹੁਤ ਵਧੀਆ--

ਇੱਕ ਬਹੁਤ ਵਧੀਆ ਏਰੀਆ ਬਨਿਆ ਹੋਇਆ ਹੈ ਜਿਸ ਵਿੱਚ ਬਹੁਤ ਸਾਰੀਆਂ ਮੱਝਾਂ ਬੰਨਿਆਂ ਹੋਈਆਂ ਹੈਂ।

ਇਸ ਦੇ ਵਿੱਚ ਸਾਨੂੰ ਬਹੁਤ ਸਾਰੇ ਲੋਕ ਦਿਖ ਰਹੇ ਹੈ ਜੋ ਲੋਕ--

ਲੱਗੀਆਂ ਹੋਈਆਂ ਹੈ ਜੋ ਅਸੀਂ ਇਸ ਵਿੱਚ--

ਮਸ਼ੀਨਜ਼ ਫ੍ਰਿੱਜ ਲਾਈਟਾਂ ਪੱਖੇ ਲੱਗੇ ਹੋਏ ਦੇਖ ਰਹੇ ਹਾਂ।

ਇਹ ਇੱਕ ਮੰਦਿਰ ਬਨਿਆ ਹੋਇਆ ਹੈ ਜਿੱਸ ਮੰਦਿਰ ਦੇ ਵਿੱਚ ਅੱਸੀ ਬੋਹਤ ਸਾਰੇ ਲੋਗ--

ਇਹ ਇੱਕ ਵਧੀਆ ਜੇਹਾ ਏਰੀਆ ਬਨੇਆ ਹੈ।

ਇਸਦੇ ਪਿੱਛੇ ਦੋ ਲੜਕੀ ਆਪਣੀ ਫੋਟੋ ਖਚਾਂਦੇ ਹੋਏ ਨਜ਼ਰ ਆ ਰਹੀ ਹੈਂ।

ਇਹ ਇੱਕ ਵਧੀਆ ਜਿਹਾ ਏਰੀਆ ਬਣਿਆ ਹੋਇਆ ਹੈ।

ਇੱਸ ਵਿੱਚ ਅਸੀਂ ਵਧੀਆ ਵਿਊ ਦੇਖ ਰਹੇ ਹਾਂ ਜਿੱਸ ਵਿੱਚ ਇੱਕ ਔਟੋਰਿਕਸ਼ੇ ਰਿਕਸ਼ੇ ਵਾਲਾ ਵੀ ਖੜਾ ਹੋਇਆ ਹੈ।

ਇਸ ਵਿੱਚ ਅਸੀ ਇੱਕ ਪਿੱਚਰ ਬਣੀ ਹੋਈ ਦੇਖ ਰਹੇ ਹਾਂ।

ਜੋ ਪਿਕਚਰ ਵਿੱਚ ਅਸੀਂ ਇੱਕ ਪਾਰਕ ਏਰੀਆ ਦੇਖ ਰਹੇ ਹਨ।

ਜਿਸ ਵਿੱਚ ਵਧੀਆ ਵਿਊ ਦਿਖਦਾ ਨਜ਼ਰ ਆ ਰਹਾ ਹੈ।